ਜਿੱਮ ਵਿੱਚ ਜਿੱਮ ਦਾ ਸਾਰਾ ਹੀ ਸਮਾਣ ਪਿਆ ਹੈ।

ਵਿਆਹ ਵਾਲਾ ਪੈਲੇਸ ਬੋਹੁਤ ਹੀ ਜਿਆਦਾ ਸੱਜੇਆ ਹੋਯਾ ਹੈ।

ਊਪਰ ਇਕ ਕਾਲੇ ਰੰਗ ਦੀ ਟੈਂਕੀ ਵੀ ਲੱਗੀ ਹੋਈ ਹੈ।

ਬੁੱਲਟ ਦੇ ਲਾਗੇ ਇੱਕ ਗੱਡੀ ਲੱਗੀ ਹੋਈ ਹੈ।

ਇੱਥੇ ਬਹੁਤ ਹੀ ਜਿਆਦਾ ਵਧੀਆ ਕਾਰਾਂ ਲੱਗੀਆਂ ਹੋਈਆ ਹਨ।

ਅਤੇ ਇਹਨਾਂ ਨੇ ਮੂੰਹ ਉੱਤੇ ਮਾਸਕ ਪਾਇਆ ਹੋਇਆ ਹੈ।

ਪਾਰਕ ਦੇ ਪਿੱਛੇ ਇੱਕ ਇੱਕ ਦੋ ਘੱਰ ਵੀ ਬਣੇ ਹੋਏ ਹਨ।

ਇਸ ਦੇ ਉੱਪਰ ਇੱਕ ਏ_ਸੀ ਵੀ ਲੱਗਾ ਹੋਇਆ ਹੈ।

ਗੁਲਦਸਤੇ ਵੀ ਲੱਗੇ ਹੋਏ ਹਨ ਜੋ ਕਿ ਫੁੱਲਾਂ ਦੇ ਹਨ।

ਇਹੋ ਇੱਕ ਮੇਨ ਸੜਕ ਹੈ। ਮੇਨ ਸੜਕ ਦੇ ਬਾਹਰ ਇੱਕ ਮੋਟਰ ਸਾਈਕਲ ਅਤੇ ਇੱਕ ਸਕੂਟਰੀ ਲੱਗੇ --

ਉਹਦੇ ਮੋਟਰਸਾਈਕਲ ਦੇ ਉੱਪਰ ਆਠ ਸੋ ਸਤਾਈ ਲਿਖਿਆ ਹੋਇਆ ਹੈ।

ਇੱਸ ਵਿੱਚ ਬਹੁਤ ਹੀ ਜਿਆਦਾ ਵਧੀਆ ਸੋਫ਼ੇ ਵੀ ਲੱਗੇ ਹੋਏ ਹਨ।

ਇੱਕ ਬੰਦੇ ਨੇ ਸਿਰ ਉਪਰ ਕੁਛ ਪਾਇਆ ਹੋਇਆ ਹੈ।

ਇਹੋ ਇਕ ਜਗਾ ਹੈ ਜਗਾਂ ਦੇ ਵਿੱਚ ਬੰਦੇ ਇਕੱਠੇ ਹੋਏ।

ਅਤੇ ਪੁਲਿਸ ਵਾਲਿਆਂ ਦੀ ਗੱਡੀ ਸੈਡ ਤੇ ਲੱਗੀ ਹੋਈ ਹੈ। ਉਸ ਦੇ ਨਾਲ ਇੱਕ ਹੋਰ ਗੱਡੀ ਲੱਗੀ ਹੋਈ --

ਇਸ ਦੀ ਸਾਈਡ ਤੇ ਇੱਕ ਛੋਟਾ ਜਿਹਾ ਬੋਰਡ ਲੱਗਾ ਓਏ ਹੋਇਆ ਹੈ।

ਮਿੱਟੀ ਵਾਲੀ ਹੈ ਅਤੇ ਇਸ ਦੇ ਵਿੱਚ ਚਾਰ ਕਾਰਾਂ ਲੱਗੀਆਂ ਹੋਇਆ ਹਨ।

ਇੱਕ ਪੱਖਾ ਚਲ ਰਿਹਾ ਹੈ ਅਤੇ ਦੋ ਪੱਖੇ ਬੰਦ ਹਨ ਇੱਸ ਦੇ ਲਾਗੇ ਕੋਈ ਵੀ ਨਰਸ ਅਤੇ ਡਾਕਟਰ ਨਹੀਂ ਹੈ।

ਉਹਦੇ ਜਗਾ ਉੱਤੇ ਬੰਦਾ ਖਲੋਤਾ ਹੋਇਆ ਹੈ ਇਸਨੇ ਹੱਥ ਵਿੱਚ ਬੈਗ ਫੜਿਆ ਹੋਇਆ ਹੈ।

ਉਹਦੇ ਟਰੈਕਟਰ ਦੇ ਉੱਪਰ ਤਾਰਾਂ ਵੀ ਹਨ ਤਾਰਾਂ ਦੇ ਲਾਗੇ ਦੋ ਰੁੱਖ ਵੀ ਲੱਗੇ ਹੋਏ ਹਨ।

ਅਤੇ ਟਰੈਕਟਰ ਨੂੰ ਸਲੈਂਸਰ ਵੀ ਲੱਗੇ ਹੋਏ ਹਨ ਸਾਈਡ ਤੇ ਇੱਕ ਹੋਰ ਟਰਾਲੀ ਲੱਗੀ ਹੋਈ ਹੈ।